ਨਕਸ਼ਾ ਦਿੱਤੇ ਸ਼ਬਦ ਔਸਟ੍ਰੇਲਿਆ ਲਿਖਿਆ ਗਿਆ ਤੇ ਸੇਂਟ ਪੀਟਰ ਦਬਰ ਰੂਕ ਨੇ ਅਠਾਰਾਂ ਸੌ ਚੌਵੀ ਵਿਚ ਇਸਨੂੰ ਛਾਪਿਆ ਵੀ ਸੀ ਤੇ ਇਹਦੀ ਤਰੀਕ ਬਾਰੇ ਦੱਸ ਸਕਦੇ ਓ ਕਿ ਜਿਹੜੀ ਤਰੀਕ ਹੈ ਉਹ ਕਿਦਾਂ ਪਈ? ਹਾਂਜੀ ਜਿਦਾਂ ਕਿ ਔਸਟ੍ਰੇਲਿਆ ਵਿਚ ਬਿਆਲੀ ਹਜ਼ਾਰ ਤੋਂ ਅਠਤਾਲੀ ਹਜ਼ਾਰ ਵਰ੍ਹਿਆਂ ਪਹਿਲਾਂ ਰਹਿਣ ਲੱਗੇ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 ਅਠਾਰਵੀਂ ਸਦੀ ਤੇ ਅੰਤ ਤੇ ਜਦੋਂ ਯੂਰਪੀ ਲੋਗ ਇਥੇ ਵਸਣ ਆਏ ਤਾਂ ਉਸ ਵੇਲੇ ਦੇ ਪੁਰਾਣੇ ਦੇਸੀ ਲੋਗ ਅਧਿਕਾਰੀ ਤੇ ਜੁੜੀਆਂ ਜੜੀਆਂ ਬੂਟਿਆਂ ਖਾਨ ਵੇਲੇ ਦੇ ਮੂੰਹ ਜ਼ੁਬਾਨੀ ਚੱਲਣ ਵਾਲੇ ਰ~ ਲ~ ਰੇਹਲਤ ਤੇ ਜੀਵਨ

ਤੇ ਵਿਲੀਅਮਸ ਜਨਲੋਰਸ ਇੱਕ ਡੱਕ ਸਮੁੰਦਰੀ ਜਹਾਜ ਚਲਾ ਕੇ ਨਵਾਲਾ ਕਿਆ ਜਾਂਦਾ ਏ ਇਸਨੇ ਪਹਿਲੀ ਵਾਰ ਨੂੰ ਸੋਲਾਂ ਸੌ ਛੇ ਵਿਚ ਇਹਦੇ ਉਪਰਲੇ ਕੰਡੇ ਤੇ ਕੈਮ੍ਪ ਜੌਗਰਕ ਗ੍ਰੀਬਰੀ ਵਰਤਾ ਨੂੰ ਵੇਖਿਆ ਤੇ ਛੱਬੀ ਜਨਵਰੀ ਨੂੰ ਇਥੇ ਈਪ~ ਪਨਪਾਦਰਾ ਪੁੱਲ ਦਰਿਆ ਦੇ ਜਮੀਨ ਤੇ ਉਤਾਰਿਆ ਵੀ ਗਿਆ ਸੀ ਅੱਛਾ ਪਤਾਨੀ ਪਰ ਓਥੇ ਵੱਸੇ ਨਾ ਵਿਲੀਅਮ ਡੁਪਿਯਰ ਇਕ ਅੰਗਰੇਜ ਫੌਜੀ ਨੇ ਸੋਲਾਂ ਸੌ ਅਠਾਸੀ ਨੂੰ ਫਿਰ ਉ~ ਅਠਾ~ ਅੱਠ~ ਅਠਾਰਾਂ ਸੌ ਨਿਨਯਾਨਵੇਂ ਵਿਚ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 ਦਿੱਤਾ ਗਿਆ ਇਹਨੂੰ claim ਕੀਤਾ ਗਿਆ ਤੇ ਜੇਮਸ ਕੁੱਕ ਦੀਆਂ ਜਿਹੜੀਆਂ ਖੋਜਾਂ ਸੀ ਓਹਨੂੰ ਮੁਗਰੱਮਾ ਦੀ ਇਕ ਨਗਰੀ ਦੀ ਰੱਖੀ ਇਸ ਬਾਰੇ ਦੱਸ ਸਕਦੇ ਓ? ਹਾਂਜੀ ਜਿਦਾਂ ਕਿ ਛੱਬੀ ਜਨਵਰੀ ਸਤਾਰਾਂ ਸੌ ਅਠਾਸੀ ਨੂੰ ਔਰਥਰ ਫਿਲਪ ਡਿਸਨੀ ਨੇ ਇਹ ਆਖਿਆ ਜਾਂਦਾ ਹੈ ਤੇ ਇਹ ਤਾਰੀਫ ਹੁਣ ਆਸਟ੍ਰੇਲੀਆ

ਸਤਮਾਨੀਆ ਨੂੰ ਵਰਤਾਇਆ ਗਿਆ ਤੇ ਬਰਤਾਨੀਆ ਦੇ ਲਹਿੰਦੇ ਆਸਟ੍ਰੇਲੀਆ ਤੇ ਅਠਾਰਾਂ ਸੌ ਅਠਾਈ ਨੂੰ claim ਕੀਤਾ ਨਵਾਂ ਥਲਵਾ wheelz ਨੇ ਕਈ ਥਾਵਾਂ ਨੂੰ ਵੱਖਰੀਆਂ ਕਰਕੇ ਨਵੇਂ ਸੂਬੇ ਬਣੇਆਂਗੇ ਦੱਖਣੀ ਆਸਟ੍ਰੇਲੀਆ ਅਠਾਰਾਂ ਸੌ ਛੱਤੀ ਵਿਚ ਵਿਕਟੋਰੀਆ ਅਠਾਰਾਂ ਸੌ ਕਵੰਜਾ ਵਿਚ ਕੀ~ queensland ਅਠਾਰਾਂ ਸੋਨਾਹਟ ਵਿਚ ਅਹ ਉੱਨੀ ਸੌ ਗਿਆਰਾਂ ਵਿਚ ਆਸਟ੍ਰੇਲੀਆ ਤੋਂ ਨਾਦਰ ਟੀਜ਼ਾ ਟੋਰੀ ਦੀ ਨ੍ਯੂ ਰੱਖੀ ਗਈ ਸੀ ਤੇ ਲੋਕਾਂ ਨੇ ਨਾਮ ਨ ਤੇ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

ਚਲਾਣ ਲਈ ਵਰਤਾਨੀਆ ਤੋਂ ਅਜਾਦੀ ਲਈ ਪਰ ਬਹਿਲ ਲੈ~ ਮਾਮਲੇ ਬਚਾਓ ਬਾਹਰੀ ਕਾਰੋਬਾਰ ਤੇ ਕਜ~ ਹੋਰ ਮਾਮਲੇ ਲੰਡੇ ਦੇ ਹੱਥ ਵੱਜ ਰਹੇ ਸਨ ਅੱਛਾ ਅੱਛਾ ਤੇ ਤੁਸੀਂ ਮੈਨੂੰ ਅਹ parliament house ਕੈਨਬੇਰਾ ਬਾਰੇ ਦੱਸ ਸਕਦੇ ਓ ਕੈਨਬੇਰਾ ਬਾਰੇ? ਹਾਂਜੀ ਪਹਿਲਾਂ ਪਹਿਲੀ ਜਨਵਰੀ ਉੱਨੀ ਸੌ ਇੱਕ ਨੂੰ ਆਸਟ੍ਰੇਲੀਆ ਦੀਆਂ ਨੇਲਬੁਰ੍ਹੇਆ ਦਾ ਇਕ ਜੱਟ ਲੰਮੇ ਤੁਲੰ ਮੁਸ਼ਵਰੇ ਮਗਰੋਂ ਬਣਿਆ ਬਣਾਇਆ ਗਿਆ ਤੇ commonwealth of australia ਬਣਾਈ ਗਈ ਜਿਹੜੀ ਕਿ ਉੱਨੀ ਸੌ ਸੱਤ ਨੂੰ ਸਲਤਨਤ ਵਰਤਾਨੀਆ ਦਾ ਇਕ ਅੰਗ ਬਣੀ ਤੇ ਕੈਨਬਰਾ ਰਾਜਗੜ੍ਹ ਬਣਾਇਆ ਗਿਆ ਤੇ ਉੱਨੀ ਸੌ ਗਿਆਰਾਂ ਨੂੰ ਤੇ ਉੱਨੀ ਸੌ ਗਿਆਰਾਂ ਤੋਂ ਉੱਨੀ ਸੌ ਸਤਾਈ ਤਕ ਬਣਦਾ ਰਿਆ ਤੇ ਓਦੋਂ ਤੱਕ ਮੈਲਬੋਰਨ ਥੋੜੇ ਚਿਰ ਲਈ ਰਾਜਗੜ੍ਹ ਰਿਆ ਉੱਨੀ ਸੌ ਚੋਦਾਂ ਵਿਚ ਪਹਿਲੀ ਵੱਡੀ ਲੜਾਈ ਆਸਟ੍ਰੇਲੀਆ ਵਰਤਾਨੀਆ ਨਾਲ ਸੀ ਤੇ ਚੌ~ ਚੌ~ ਚਾਰ ਲੱਖ ਸੋਲਾਂ ਹਰ ਆਪਸੀ ਯੁਵਕ ਦੇ ਲੜਾਈ ਵੇੜੇ ਵੱਲ ਲੱਗੀ ਸੱਠ ਹਜ਼ਾਰ ਮਾਰੇ ਰੇ ਤੇ ਇੱਕ ਲੱਖ ਬਵੰਜਾ ਹਜ਼ਾਰ ਨੂੰ ਸੱਟਾਂ ਲੱਗਿਆਂ ਸੀ ਕਈ ਆਪਸੀ ਸੋਚਦੇ ਨੇ ਕਿ ਗੈਲੀ ਪੋਲੀ ਦੀ ਲੜਾਈ ਵਿਚ ਹਾਰਨੇ ਉਹਨਾਂ ਨੂੰ ਕੌਮ ਦਾ ਮੁੱਢ ਵਜਿਆ

ਤੇ ਉੱਨੀ ਸੌ ਇਕਵੰਜਾ ਨੂੰ ਆਸਟ੍ਰੇਲੀਆ ਅਮਰੀਕਾ ਦਾ ਸੰਗੀ ਏ ਤੇ ਦੂਜੀ ਲੜਾਈ ਮਗਰੋਂ ਦੂਜੀ ਲੜਾਈ ਮਗਰੋਂ ਯੂਰੋਪ ਤੋਂ ਵਣਵਾਸ ਲੈਕੇ ਲੋਕ ਆਏ ਤੇ ਉੱਨੀ ਸੌ ਸੱਤਰ ਮਗਰੋਂ ਏਸ਼ੀਆ ਤੋਂ ਵੀ ਲੋਕਾਂ ਨੂੰ australia ਆਉਣ ਦੇ ਹੱਲਾ ਸ਼ੇਰੀ ਦਿੱਤੀ ਤੇ ਵੰਨ ਸਵੰਨੀਆਂ ਥਾਵਾਂ ਤੋਂ ਔਸਟ੍ਰੇਲਿਆ ਵਿਚ ਲੋਕਾਂ ਦੇ ਆਨ ਨਾਲ ਇਥੋਂ ਦੇ ਲੋਕ ਰਹਿਤਰ ਤੇ ਉਹਨਾਂ ਦੇ ਰਿਖਾ~ ਰਿਖਾਲੇ ਵਿਚ ਫਰਕ ਆਇਆ ਏ ਤੇ ਆਸਟ੍ਰੇਲੀਆ ਉੱਨੀ ਸੌ ਛਿਆਸੀ ਵਿਚ ਵਰਤਾਨੀਆ ਨਾਲ ਰਿਸ਼ਤੇ ਵੀ ਟੁੱਟ ਗਏ ਤੇ ਹੁਣ ਇਹਨਾਂ ਨੂੰ ਆਪਣੇ ਰੱਪੜ ਮਕਾਨ ਲਈ ਲੰਡਨ ਜਾਨ ਦੀ ਲੱਗੀ ਕਹਿਣ ਦੀ ਲੋੜ ਨਾ ਲੱਗੀ

ਹਾਂਜੀ ਔਸਟ੍ਰੇਲਿਆ ਦਾ ਇਕ ਕਾਨੂੰਨੀ ਬਾਦਸ਼ਾਹੀ ਏ ਤੇ ਹੋਰ ਤਾਕਤ ਵੰਡੀ ਹੋਈ ਸੀ ਤੇ ਮੱਲਿਕਾ ਏ ਐਲਿਜ਼ਾਬੇਥ ਕੋ ਔਸਟ੍ਰੇਲਿਆ ਦੀ ਵੀ ਮਲਿਕਾ ਆ ਤੇ ਉਹ ਵਿਦੇਸ਼ੀ ਆਗੂ ਤੇ ਮੱਲਿਕਾ ਵਰਤਾਨੀਆ ਵਿਚ ਰਨਨਿੰਦੀ ਰਹਿੰਦੀ ਏ ਤੇ ਓਹਦੀ ਥਾਂ ਉਸਨੂੰ ਗਰਵਨਰ ਜਰਲਨ ਓਹਦੇ ਕੰਮ ਕਰਦੇ ਆ ਤੇ ਔਸਟ੍ਰੇਲਿਆ ਦਾ ਕ਼ਾਨੂਨ ਔਸਟ੍ਰੇਲਿਆ ਤੇ ਰਾਜ ਕਰਦਾ ਏ ਤੇ ਗਵਰਨਰ ਜਰਨਲ ਦੇ ਕੋਲ ਲੈਕੇ ਔਸਟ੍ਰੇਲਿਆ ਦੀ ਪਾਰਲੀਮੈਂਟ ਮੱਲਿਕਾ ਜੋ ਕਿ ਦੇ house of repairnzo ਨੂੰ ਰਲਾ ਕੇ ਬਣਦੀ ਏ ਤੇ ਔਸਟ੍ਰੇਲਿਆ ਦੀ ਸੈਂਟੇ ਵਿਚ ਛੇਅੱਤਰ ਸੰਗੀ ਨੇ ਬਾਰ੍ਹਾਂ ਹਰ ਸੂਬੇ ਤੋਂ ਛੇ ਸਾਲ ਲਈ ਚੁਣੇ ਜਾਂਦੇ ਨੇ ਤੇ ਦੋ ਦੋ ਰਾਜਗੜ੍ਹ ਕੈਨਬਰਾ ਦੇ ਨਾ ਅਹ ਨਾਰਗਨ ਚੀਨਾ ਟੋਲੀ ਤੋਂ ਚੁਣੇ ਜਾਂਦੇ ਨੇ ਤੇ house of imperials ਵਿਚ ਇਕ ਤੋਂ ਪੰਜਾਹ ਸੰਗੀ ਹੁੰਦੇ ਆ ਜਿਹੜੇ ਤਿੰਨ ਸਾਲ ਲਈ ਚੁਣੇ ਜਾਂਦੇ ਨੇ ਚੋਖੇ ਵੋਟ ਲੇਨ party ਸਰਕਾਰ ਬਣਾਂਦੀ ਏ ਤੇ ਵਜ਼ੀਰ ਏ ਆਜ਼ਾਦ ਆਪਣੇ ਬੰਦਿਆਂ ਵੱਲੋਂ ਚੰਗੀ ਆਂਦੀ ਏ ਤੇ ਗਵਰਨਰ ਜਰਨਲ ਵਜ਼ੀਰ ਦੇ ਆਜ਼ਮ ਨੂੰ ਰਾਜ ਤੋਂ ਅਹ ਲਾ ਸਕਦਾ ਏ ਤੇ ਅਗਰ ਉਹ ਵਜ਼ੀਰ ਏ ਆਲਮ ਜਾਂ national party ਆ ਤਾਂ ਔਸਟ੍ਰੇਲਿਆ ਦੀਆਂ ਵਡੀਆਂ ਪਾਰਟੀਆਂ ਵਿਚ ਵੰਡਿਆ ਹੋਇਆ ਏ ਅੱਛਾ ਅੱਛਾ ਠੀਕ ਏ ਤੇ ਤੁਸੀਂ ਮੈਨੂੰ ਦੱਸ ਸਕਦੇ ਓ ਇਹਨਾਂ ਦੀ ਫੌਜਾਂ ਬਾਰੇ? ਹਾਂਜੀ ਜਿਦਾਂ ਔਸਟ੍ਰੇਲੀ ਬਚਾਉ ਫੌਜ ਸ਼ਾਹੀ ਔਸਟ੍ਰੇਲਿਆ ਸਮਧੀਵਨ ਫੌਜ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

Hello hello ਉਹ ਹਾਂਜੀ ਮਾਸੂਮ ਜੀ ਮੈਂ ਨਾ ਇਹ ਗੱਲ ਕਰ ਰਿਹਾ ਸੀ ਵੀ ਭਾਈ ਆਪਾਂ ਅਹ ਜਿਹੜਾ fridge ਮੰਗਵਾਉਣਾ ਹੈ ਇਹ ਉਹ company ਨੇ ਤੁਹਾਡੀ courier company ਨੂੰ ਦਿੱਤਾ ਸੀ,

ਸਮਾਣਾ ਪਿੰਡ ਆ ਜੀ ਸਾਡਾ, ਤੇ ਪਿੰਡ ਸਾਡੇ ਤੁਸੀਂ ਸੀ fridge ਕਦੋਂ ਪਹੁੰਚਾਵੋਂਗੇ, ਤੁਸੀਂ ਮੈਨੂੰ ਇਹ ਦੱਸੋ। ਜੀ ਸੁੱਭ ਨਾਮ ਹੈਗਾ ਜੀ ਮੇਰਾ ਅਹ ਪਰਮੀਤ, ਪਰਮੀਤ ਵਰਮਾ ਹੈ ਜੀ ਮੇਰਾ ਨਾਮ ਤੇ ਜੱਦੀ ਪਿੰਡ ਦੇ ਸਮਾਣਾ ਪਿੰਡ ਦੇ ਹਾਂ ਜੀ, ਖੇਤੀ ਕਰਦੇ ਹਾਂ ਜੀ ਇੱਥੇ।

ਇਹ ਕਦੋਂ order ਕੀਤਾ ਸੀ, ਮੈਨੇ ਬੀਬੀ ਮੈਂ ਕੀਤਾ ਤਾਂ ਦਸ ਕੁ ਦਿਨ ਪਹਿਲਾਂ ਕੀਤਾ ਸੀ। ਇਹ ਬੀਬੀ ਮੈਂ ਕੀਤਾ ਸੀ ਰੱਬ ਤੁਹਾਡਾ ਭਲਾ ਕਰੇ ਇਹ ਇਹ ਇਹ online ਹੀ ਕੀਤਾ ਸੀ ਮੈਨੇ ਅਹ ਮੇਰੇ ਛੋਟੇ ਮੁੰਡੇ ਨੇ ਕੀਤਾ ਸੀ। ਇਹ ਜੀ ਮੈਂ ਤਾਂ ਮੈਨੂੰ ਤਾਂ ਜੀ ਹੁਣ ਇਹਦਾ ਥੋੜ੍ਹਾ ਪਤਾ ਹੈ ਨੀ ਵੀ ਪੈਸੇ ਅਸਾਂ ਨੇ online ਹੀ ਪਤਾ ਨੀ ਸਾਡੇ ਛੋਟੇ ਮੁੰਡੇ ਨੇ ਕੀਤੇ ਸੀ

Hello hello hello ਆਉਂਦੀ ਹੈ ਆਵਾਜ਼ ਭਾਈ ਮੇਰੀ, ਆਵਾਜ਼ ਆਉਂਦੀ ਹੈ ਮੇਰੀ? ਅਹ ਮੈਂ ਉਹਨੇ ਜੀ ਪੂਰੇ ਬਾਈ ਹਜ਼ਾਰ ਦਾ ਕੀਤਾ ਸੀ ਜੀ ਬਾਈ ਹਜ਼ਾਰ ਦਾ, ਹੁਣ ਸਾਡੇ ਇੱਥੇ ਦੱਸ online ਪਤਾ ਨੀ ਜੀ online online

ਆਹ ਬਾਰਾਂ ਪੰਜ ਸੌ ਪਚਵੰਜਾ ਇੱਕੀ ਦੋ ਬਾਰਾਂ ਪੰਜ ਸੋ ਪਚਵੰਜਾ ਇੱਕੀ ਦੋ ਹਾਂਜੀ ਪਹਿਲਾਂ ਲਿਖ ਲਓ ਜੀ ਤੁਸੀਂ ਬਾਰਾਂ ਪੰਜ ਸੌ ਪਚਵੰਜਾ ਇੱਕੀ ਦੋ। ਪਹਿਲਾਂ ਤਾਂ ਲਿਖ ਲਓ ਜੀ ਤੁਸੀਂ ਬਾਰਾਂ ਫਿਰ ਲਿਖ ਲਓ ਤੁਸੀਂ ਪਚਵੰਜਾ ਫਿਰ ਇੱਕੀ ਫਿਰ ਦੋ ਲਿਖ ਲਓ।

ਜੀ ਠੀਕ ਹੈ ਜੀ ਠੀਕ ਹੈ।

ਹਾਂਜੀ ਠੀਕ ਹੈ ਪਰ ਮੈਨੂੰ ਇਹ ਦੱਸੋ ਵੀ ਜੇ ਸਾਡਾ ਮੁੰਡਾ ਲੈਣ ਚਲਿਆ ਜਾਵੇ, ਸਾਨੂੰ ਤਾਂ ਪਹਿਲਾਂ ਚਾਹੀਦਾ ਫਿਰ ਉਹ ਉਹਦਾ ਆਧਾਰ ਕਾਰਡ ਦੇਖ ਕੇ ਦੇ ਦੇਣਗੇ ਸਾਨੂੰ ਸਾਡਾ fridge ਅੱਛਾ ਜੀ ਇਹ ਤਾਂ ਗੱਲ ਸਹੀ ਹੈ ਜੀ ਤੁਹਾਡੀ, ਤੇ ਹੁਣ ਮੈਨੂੰ ਇਹ ਦੱਸੋ ਜੀ ਜੇ ਮੈਂ ਉਹਨੂੰ fridge ਨੂੰ ਅਹ ਅਹ ਕੀ ਕਹਿੰਦੇ ਹੁੰਦੇ ਨੇ ਕੋਈ ਟੁੱਟ ਭੰਨ ਹੋਈ ਹੋਈ ਤਾਂ ਫਿਰ ਉਹਦੇ ਪੈਸੇ ਪੂਸੇ ਕੌਣ ਦਊਗਾ ਭਾਈ।

ਅਹ ਨਹੀਂ ਜੀ ਬੀਬੀ ਠੀਕ ਆ ਬਸ ਠੀਕ ਆ okay ਆ ਹਾਂ ਹਾਂ ਹਾਂ ਹਾਂ, ਫਿਰ ਫਿਰ ਤਾਂ ਜੀ ਆ ਜਾਊਗਾ, ਤੇ ਉਹ ਨਾ ਆ ਕੇ ਇੱਥੋਂ ਲੈ ਜਾਊਗਾ ਫਿਰ ਕੰਮ ਸਾਰਾ ਠੀਕ ਹੋ ਜਾਊਗਾ, ਠੀਕ ਹੈ ਬੀਬੀ ਭਾਈ। ਹਾਂਜੀ ਹਾਂਜੀ, ਹਾਂਜੀ ਹਾਂਜੀ। ਨਹੀਂ ਨਹੀਂ ਨਹੀਂ ਜੀ, ਧੰਨਵਾਦ ਹੈ ਜੀ ਧੰਨਵਾਦ ਤੁਹਾਡਾ।

ਸਤਿ ਸ੍ਰੀ ਅਕਾਲ। ਮੇਰਾ ਨਾਮ ਸਿਮਰਨ ਆ ਤੇ ਮੈਂ ਜ਼ਿਲ੍ਹਾ ਮਾਨਸਾ ਤੋਂ ਗੱਲ ਕਰ ਰਹੀ ਹਾਂ ਤੇ ਜਿਹੜਾ ਮੇਰਾ ਅੱਜ ਦਾ topic ਹੈ, ਉਹ ਹੈ ਪੰਜਾਬੀ ਸੱਭਿਆਚਾਰ ਪਰਿਵਰਤਨ। ਸੱਭਿਆਚਾਰ ਇੱਕ ਵਗਦਾ ਦਰਿਆ ਹੈ, ਇਸ ਵਿੱਚ ਪਰਿਵਰਤਨ ਆਉਂਦਾ ਰਹਿੰਦਾ ਹੈ। ਇਸ ਪਰਿਵਰਤਨ ਦੇ ਬਹੁਤ ਸਾਰੇ ਅੰਦਰਲੇ ਅਤੇ ਬਾਹਰਲੇ ਕਾਰਨ ਹੁੰਦੇ ਹਨ। ਸੱਭਿਆਚਾਰ ਜੀਵਨ ਜਾਚ ਹੈ। ਜੀਵਨ ਜਾਚ ਦੇ ਆਧਾਰ, ਪੈਦਾਵਾਰੀ, ਸਾਧਨਾਂ, ਸ਼ਕਤੀਆਂ ਅਤੇ ਤਾਕਤ ਦੇ ਬਦਲਣ ਜਾਣ ਨਾਲ ਸੱਭਿਆਚਾਰ ਵੀ ਬਦਲ ਜਾਂਦਾ ਹੈ। ਕਈ ਵਾਰ ਸੱਭਿਆਚਾਰ ਦੂਸਰੇ ਸੱਭਿਆਚਾਰਾਂ ਦੇ ਪ੍ਰਭਾਵ ਅਧੀਨ ਵੀ ਬਦਲ ਹੋ ਜਾਂਦਾ ਹੈ। ਸੱਭਿਆਚਾਰ ਦਾ ਮਨੁੱਖੀ ਇਤਿਹਾਸ ਨਾਲ ਗੂੜ੍ਹਾ ਸਬੰਧ ਹੁੰਦਾ ਹੈ। ਅਤੇ ਜਿਸ ਦੀਆਂ ਪਰਿਵਾਰਾਂ ਅਹ ਦੇ ਨਾਲ ਬਣਨ ਵਾਲੀਆਂ ਸਦੀਆਂ ਲੰਘ ਜਾਂਦੀਆਂ ਹਨ ਪਰ ਸੱਭਿਆਚਾਰ ਸਮੇਂ ਨਾਲ ਵੇਲਾ ਵਿਆ ਚੁੱਕੇ ਰਸਮ ਰਿਵਾਜ ਅਤੇ ਵਿਸ਼ਵਾਸ, ਸਹਿਜ ਅਤੇ ਕੰਮਾਂ ਕਾਰਾਂ ਨੂੰ ਛੱਡ ਦਿੰਦਾ ਹੈ ਅਤੇ ਨਵੀਆਂ ਲੋੜਾਂ ਅਨੁਸਾਰ ਨਵੀਆਂ ਕਦਰਾਂ ਕਿਸਮਤਾਂ ਨੂੰ ਉਸਾਰਦੇ ਹੋਏ ਨਵੀਆਂ ਕਲਾਵਾਂ ਦੀ ਸਿਰਜਣਾ ਕਰਦਾ ਹੈ। ਇਹ ਕੁਛ ਆਮ ਕਰਕੇ ਸਹਿਜ ਅਤੇ ਅਵਚੇਤਨੀ ਪੱਧਰ ਉੱਤੇ ਵਾਪਰਦਾ ਰਹਿੰਦਾ ਹੈ। ਆਧੁਨਿਕ ਯੁੱਗ ਵਿੱਚ ਨਵੀਂ ਤਕਨੀਕ ਦੇ ਤੇਜ਼-ਤਰਾਰ, ਆਵਾਜਾਈ ਅਤੇ ਰਚਨਾ ਸਾਰ ਦੇ ਵਿਕਸਤ ਹੋ ਜਾਣ ਦੇ ਨਾਲ ਹੀ ਸੱਭਿਆਚਾਰ ਦੇ ਨਾਲ ਤੇਜ਼ੀ ਵਿੱਚ ਬਦਲਾਵ ਆਉਂਂਦਾ ਹੈ। ਇਸ ਤਬਦੀਲੀ ਪ੍ਰਤੀ ਮੁੱਖ ਤੌਰ ਤੇ ਯੋਗੀਆਂ ਦੇ ਦੁਆਰਾ ਵਿਚਾਰ ਸਾਹਮਣੇ ਆ ਰਹੇ ਹਨ। ਇਸ ਤਬਦੀਲੀ ਪ੍ਰਤੀ ਮੁੱਖ ਤੌਰ ਤੇ ਦੋ ਦੌਰਾਂ ਦੇ ਵਿੱਚ ਹੀ ਪ੍ਰਭਾਵ ਦੇ ਨਾਲ ਬਦਲਣਾ ਆ ਰਿਹਾ ਹੈ ਜਿਹੜੇ ਪਹਿਲੇ ਸਮੇਂ ਦੇ ਵਿੱਚ ਵਿਆਹ ਹੁੰਦੇ ਸਨ ਉਹ ਆਮ ਤੋ ਅਹ ਆਮ ਤੌਰ ਤੇ ਲੋਕ ਆਪਣੇ ਘਰਾਂ ਦੇ ਵਿੱਚ ਹੀ ਖੁੱਲ੍ਹੇ ਟੈਂਟ ਲਗਾ ਕੇ ਆਪਣੇ ਮੁੰਡੇ ਜਾਂ ਕੁੜੀ ਦਾ ਵਿਆਹ ਕਰ ਲੈਂਦੇ ਸਨ ਪਰ

ਕੁੜੀਆਂ ਮੁੰਡਿਆਂ ਦੇ ਵਿਆਹ ਹੁੰਦੇ ਹਨ। ਤੇ ਇਹ ਰੀਤ ਦੇ ਵਿੱਚ ਹੀ ਕਾਫੀ ਪੈਸਾ ਲੱਗ ਜਾਂਦਾ ਹੈ। ਤੇ ਅੱਜ ਕੱਲ੍ਹ ਇਹ ਰੀਤ ਬਹੁਤ ਹੀ ਜ਼ਿਆਦਾ ਜ਼ੋਰ ਤੇ ਚੱਲਦੀ ਆ ਰਹੀ ਹੈ ਤੇ ਲੋਕ ਆਪਣੇ- ਆਪਣੇ ਅਤੇ ਪੈਸੇ ਦੇ ਅਨੁਸਾਰ ਖਾਣ ਪੀਣ ਦਾ ਵੀ ਪ੍ਰਬੰਧ ਕਰਦੇ ਹਨ। ਇਹ ਪ੍ਰਬੰਧ ਦੇ ਵਿੱਚ ਹੀ ਕਾਫੀ ਤਰ੍ਹਾਂ ਦਾ ਖਾਣਾ ਹੁੰਦਾ ਹੈ ਜਿਵੇਂ ਕਿ Indian ਹੋ ਗਿਆ, ਹੋ ਗਿਆ orChinese ਜੋ ਕਿ ਬੱਚੇ ਬਹੁਤ ਜਿਆਦਾ ਪਸੰਦ ਕਰਦੇ ਹਨ ਤੇ ਅੱਜ ਕੱਲ੍ਹ ਵਿਆਵਾਂ ਦੇ ਵਿੱਚ ਨੱਚਣ ਤੇ ਗਾਉਣ ਵਾਲਿਆਂ ਨੂੰ ਵੀ ਵੱਖਰਾ ਬੁਲਾਇਆ ਜਾਂਦਾ ਹੈ। ਤੇ ਉਹਦੇ ਨਾਲ ਵਿਆਹ ਦੇ ਵਿੱਚ ਹੋਰ ਵੀ ਅਲੱਗ ਚੰਦ ਅਹ ਚਾਰ ਚੰਦ ਲੱਗ ਜਾਂਦੇ ਹਨ। ਤੇ ਇਹ ਵਿਆਹ ਦਾ ਦੌਰ ਵੀ

ਲੋਕ ਸਮੇਂ ਦੇ ਅਨੁਸਾਰ ਅਹ ਅਨੁਸਾਰ ਬਦਲੀ ਜਾ ਰਹੇ ਹਨ। ਖੇਤੀਬਾੜੀ ਹੁੰਦਾ ਸੀ ਅਤੇ ਉਸ ਦੇ ਵਿੱਚ ਕੁੜੀ ਦੇ ਮੁਕਾਬਲੇ

ਕੁੜੀਆਂ ਨੂੰ ਦਬਾਉਣ ਅਤੇ ਮੁੰਡਿਆਂ ਨੂੰ ਬਚਾਉਣ ਵਾਲੇ ਹਨ। ਪੰਜਾਬੀ ਦੇ ਵਿੱਚ ਹੀ ਸੱਭਿਆਚਾਰ ਅਤੇ ਕੁੜੀਆਂ ਦੇ ਵਿੱਚ ਲਾਗੂ ਹੋਏ ਇਹਨਾਂ ਦਿਨਾਂ ਦੇ ਵਿੱਚ ਉਹ ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮੰਦਾ ਕਹਿਣ ਤੋਂ ਵਰਜਿਆ ਸੀ। ਜਿਵੇਂ ਕੋਈ ਵੀ ਮਰਦ ਇੱਕ ਔਰਤ ਨੂੰ ਬੁਰਾ ਜਾਂ ਭਲਾ ਬੋਲਦਾ ਤਾਂ ਉਸ ਨੂੰ ਪਾਪੀ ਮੰਨਿਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਆਖਦੇ ਸਨ ਕਿ ਸਾਨੂੰ ਹਰ ਇਸਤਰੀ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਉਸ ਦੇ ਨਾਲ-ਨਾਲ ਉਹ ਇੱਕ ਨਵੀਂ ਭੇਸਭੂਸ਼ਾ ਤੇ ਆਧਾਰਿਤ ਹੋ ਰਿਹਾ ਹੈ।

ਧਾਰਨ ਦੇ ਨਾਲ ਹੀ ਸਾਰੇ ਹੀ ਪੁਰਾਣੇ ਸੱਭਿਆਚਾਰ ਨੂੰ ਵਡਾਉਂਦੇ ਹਨ ਅਤੇ ਆਹ ਅਜਿਹੇ ਸੱਭਿਆਚਾਰ ਨੂੰ ਛੁਟਾਉਂਦੇ ਹਨ ਉੱਥੇ ਹੀ ਨਵੇਂ

ਸਲਵਾਰ, ਕਮੀਜ, ਚੁੰਨੀ ਪਹਿਨਣ ਲੱਗ ਪਈਆਂ। ਪ ਅਹ ਪੱਛਮੀ ਪ੍ਰਭਾਵ ਅਧੀਨ ਕੁੜੀਆਂ ਹੌਲੀ-ਹੌਲੀ jean, top ਅਤੇ ਦੇ ਵੱਲ ਵੀ ਤੁਰੀਆਂ ਆ ਰਹੀਆਂ ਸਨ। ਵਿਚਾਰਾਂ ਦੀ ਤਬਦੀਲੀ ਵੀ ਇਹੋ ਜਿਹੀ ਹੈ ਕਿ ਅੱਜ ਵੀ ਇਸ ਦੇ ਕੇਵਲ ਪਰਿਵਾਰਕ ਨੂੰ ਵੀ ਬਦਲਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਵੀ ਯੋਗ ਅਤੇ ਜੀਵਨ ਸਮੂਹ ਵਿੱਚ ਅਤੇ ਕੁਝ ਘਰਾਂ ਦੇ ਵਿੱਚ ਆਮ ਹਾਲਾਤਾਂ ਵਿੱਚ ਸੌਖੇ ਰਹਿਣ ਲਈ companies

ਰਵਾਇਤੀ ਪਰਿਵਾਰ ਨੂੰ ਵੀ ਉਤਸੁਕਤਾ ਮਿਲਦੀ ਹੈ ਕਿ ਲੋੜ ਹਰ ਰਵਾਇਤ ਪਰਿਵਾਰਾਂ ਦੇ ਨਾਮ ਤੇ ਕਿਸੀ ਵਿਅਕਤੀ ਦੇ ਜੀਵਨ ਪਰ ਇੱਕ ਤੌਰ ਤੇ ਲਿਆਉਣ ਜਾਉਣ ਵੀ ਗਲਤ ਹੈ। ਇਹ ਗੱਲ ਮੁੰਡਿਆਂ ਦੇ ਪਰਿਵਾਰ ਤੇ ਵੀ ਲਾਗੂ ਹੋਣੀ ਚਾਹੀਦੀ ਹੈ ਜੋ ਅਹ ਅਜੇਕੀ ਬਦਲਦੀ ਵਿੱਚ ਮੁੰਡਿਆਂ ਦਾ ਵ ਅਹ ਵੱਡਾ ਯੋਗਦਾਨ ਹੈ ਕਿ ਬਾਜ਼ਾਰ ਦੇ ਵਿੱਚ ਵਿਦੇਸ਼ੀ readymade ਕੱਪੜਿਆਂ ਦੀ ਭਰਮਾਰ ਹੈ ਪੰਜਾਬੀ ਕੱਪੜੇ ਘੱਟ ਮਿਲਦੇ ਹਨ। ਸਾਡੇ ਪੁਸ਼ਾਕ ਦੇ

ਕਾਰਜ ਖੇਤਰਾਂ ਦੀ ਵੀ ਬਣ ਜਾਂਦੀ ਹੈ। ਉਹ ਖੁਦ ਨੂੰ ਪਹਿਨਦੇ ਹਨ ਅਤੇ ਕਿਸੇ ਨੂੰ ਇਸ਼ਤਿਹਾਰ ਦੇ ਵਿੱਚ ਵੀ ਵਰਤਦੇ ਹਨ ਜਿਸ ਕਰਕੇ ਲੋਕ ਪੱਛਮੀ ਤੌਰ ਦੇ ਵੱਲ ਵੱਧਦੇ ਹੀ ਜਾ ਰਹੇ ਹਨ। ਪੰਜਾਬੀ ਸੱਭਿਆਚਾਰ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਖਾਣ ਪੀਣ ਦੇ ਵਿੱਚ ਬਹੁਤ ਤਬਦੀਲੀ ਆ ਗਈ ਹੈ। ਪੰਜਾਬ ਦਾ ਰਵਾਇਤੀ ਖਾਣ ਦਾਲ, ਸਬਜੀ, ਸਾਗ, ਰੋਟੀ ਖੀਰ, ਕੜਾਹ, ਮਿੱਠੇ ਚੌਲ ਅਤੇ ਮਿੱਠਿਆਂ ਵਿੱਚ ਲੱਡੂ, ਜਲੇਬੀਆਂ, ਸ਼ੱਕਰਪਾਰੇ, ਅਹ ਪੀਣ ਵਾਲੇ ਪਦਾਰਥਾਂ ਦੇ ਵਿੱਚ ਵੀ ਲੱਸੀ, ਸ਼ਿੰਕਜਵੀ, ਸ਼ਰਬਤ ਅਤੇ ਠੰਡਾਈ ਅਹ ਆਦਿ ਚੀਜ਼ਾਂ ਲਈ ਹੋਰ ਤੌਰ ਤੇ ਚਾਕਲੇਟ, ਟਾਫੀਆਂ ਦੀ ਥਾਂ ਨੇ ਲੈ ਲਈ ਹੈ ਜੋ ਕਿ ਅੱਜ ਕੱਲ੍ਹ ਬੱਚਿਆਂ ਨੂੰ ਬਹੁਤ ਹੀ ਪਸੰਦ ਆਉਂਦੀ ਹੈ। ਅਸਲ ਵਿੱਚ ਤਾਂ ਜਦੋਂ ਦੋ ਸੱਭਿਆਚਾਰ ਦੇ ਲੋਕ ਆਪਸ ਵਿੱਚ ਮਿਲਦੇ ਹਨ ਤਾਂ ਉਹਨਾਂ ਦਾ ਖਾਣ-ਪੀਣ ਸਾਂਝਾ ਹੋ ਜਾਂਦਾ ਹੈ। ਪੰਜਾਬ ਵਿੱਚ ਪਹਿਲਾਂ ਵੀ ਆਮ ਦੇ ਨਾਲ-ਨਾਲ ਹੀ ਬਹੁਤ ਤਰੀਕੇ ਨਾਲ ਸ਼ੁਗਲਾ ਦੀ ਤਰ੍ਹਾਂ ਇਹ ਪ੍ਰਭਾਵ ਪੈਂਦਾ ਹੁੰਦਾ ਹੈ।